ਗੈਸ ਗੂਸ ਤਾਂ ਨਹੀਂ aunty ਜੀ ਹੁਣੇ ਬਾਲਦੇ

ਆਹੋ ਅਤੇ ਹੋਰ, ਸਾਡੇ ਨਿਆਣੇ ਨੂੰ ਕਹਿੰਦੀ ਹੁੰਦੀ ਸੀ ਦੁਬੱਲ ਤੁਹਾਡੇ ਵਾਂਗੂੰ ਸਾਡੇ ਵੀ ਏਦਾਂ ਹੀ ਹੈ ਕਿ ਮੈਂਨੂੰ ਡੇਢ ਮਹੀਨਾ ਹੋ ਗਿਆ ਭਰਾਏ ਨੂੰ

ਆਹੋ ਤੁਹਾਡੇ ਨਾਲੋਂ ਥੋੜ੍ਹੇ ਦਿਨਾਂ ਹੀ ਮਗਰੋਂ ਭਰਾਇਆ

ਹੂੰ ਮਹੀਨਾ ਬਾਅਦ ਤਾਂ ਖਤਮ ਹੋ ਗਿਆ ਹਾਂ ਅਤੇ ਸਾਡੇ ਵੀ ਡੇਢ ਜਾਣ ਡਿਆ ਮੇਰੀ ਭੇਣ ਦਾ ਜਿ-ਦਿਨ ਲੈਂਟਰ ਪਿਆ ਉਹ ਦਿਨ ਅਸੀਂ ਸ਼ਾਮੀ ਆਣ ਕੇ ਭਰਾਇਆਂ ਸੀ

ਹਾਂ ਆਹੀ ਮੇਰਾ ਨਾਂ ਸ਼ੀਲਾ ਦੇ ਜਾਣ ਤੋਂ ਪਹਿਲਾਂ ਦਾ ਭਰਾਇਆਂ ਸੀ ਹਾਂ ਸ਼ੀਲਾ ਉਦੋਂ ਇੱਥੇ ਸੀ ਮੇਰੇ ਹਿਸਾਬ ਨਾਲ ਹਾਂ ਹਾਂ ਸੀਵਰ ਪੁੰਝੇ ਭਰਾ ਕਿ ਭਰਾ ਆਈ ਹੈ ਹੁਣ ਤੂੰ

ਬੱਸ ਅਹ ਇੱਥੇ ਲਾਗੇ ਸਾਗੇ ਜਿਹੇ ਭਰਾਇਆ ਸੀ

ਹੋਰ ਸਿਲੰਡਰ ਕੀ ਭਰਾਉਣਾ, ਸਿਲੰਡਰ ਤਾਂ ਸੁਣਿਆ ਬਾਰਾਾਂ ਸੌ ਦਾ ਸਿਲੰਡਰ ਹੀ ਹੈ ਬੜੇ ਮਹਿੰਗੇ ਹੈ ਇਹਦੇ ਨਾਲੋਂ ਤਾਂ ਚੁੱਲ੍ਹਾ ਬਾਲਣਾ ਚੰਗਾ ਹੈ ਇੱਕ ਟਾਈਮ ਬੰਦਾ ਦੋ ਟਾਈਮ ਚੁੱਲ੍ਹਾ ਬਾਲੇ ਤਾਂ ਭਲਾ ਸ਼ਾਮਾਂ ਨੂੰ ਸਵੇਰੇ ਵੀ ਲਾਹ ਲੈਂਦੀ ਹੂੰ

ਸਵੇਰੇ ਦੇਖਾਂਗੇ ਬਾਲ ਕੇ, ਚੁੱਲ੍ਹਾ ਬਾਲਣ ਜਾਵਾਂਗੇ ਸਵੇਰੇ ਬਾਲਣ ਬੂਲਣ ਦਾ ਪਤਾ ਨਹੀਂ ਗੋਹੇ ਲਿਆਵਾਂਗੀ ਗੋਹੇ ਹਾਂ ਬਾਲਣ ਦਾ ਤਾਂ ਘੱਟ ਹੀ ਕੰਮ ਹੈਗਾ

ਬਣਾਈ ਫੇਰ, ਬਣਾਈ ਹੈ ਨਾ ਸਲਾਹ ਫੇਰ, ਏਦਾਂ ਹੀ ਲਿਆਵਾਂਗੇ, ਹਾਂ ਭਾਈ ਚੱਲ ਜਾਂ ਗੇ, ਜਾਵਾਂਗੇ ਕੱਲ੍ਹ ਵੀ ਨਹੀਂ ਗਈਆਂ ਸਗੋਂ

ਸਵੇਰੇ ਜਾਾਵਾਂਗੇ

ਚੱਲ ਲਿਆਉਣਾ ਕੀ ਕਰਨਾ ਹੁਣ ਫੇਰ ਹਾਂ ਹੂੰ ਸਿਲੰਡਰ ਜੋਗੇ ਤਾਂ ਪੈਸੇ ਸਿਲੰਡਰ ਜੋਗੇ ਪੈਸੇ ਕਿੱਥੋਂ ਆਉਣ ਬਾਰਾਂ ਸੌ ਰੁਪਇਆ

ਅੱਗੇ ਥੋੜ੍ਹੇ ਬਹੁਤੇ ਹੁੰਦੇ ਸੀ ਹੁਣ ਇਕੱਠਾ ਭਾਰਾ ਆਹੋ ਉਹਨੇ ਭਰਾਇਆ ਕਹਿੰਦੀ ਬਾਰਾਂ ਸੌ ਚ ਸਿਰਫ ਵੀਹ ਰੁਪਏ ਮੁੜੇ

ਹਾਂ ਹੈ ਨਾ ਅਤੇ ਹੁਣ ਹਾਂ ਚੰਗੇ ਭਲੇ ਲੋਕ ਡੇ ਚੁੱਲ੍ਹੇ ਬਾਲਣ, ਸਾਡੇ ਵਰਗੇ ਬਾਲ ਲੈਣਗੇ ਫੇਰ ਕੀ ਹੋਣਾ

ਹਾਂ ਹਾਂ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

ਕਰਨਵੀਰ ਸਿੰਘ ਹੈ ਤੇ ਮੈ ਖੰਨੇ ਦਾ ਰਹਿਣ ਵਾਲਾ ਹਾਂ ਖੰਨੇ ਵਿਚ ਅੱਜ ਕੱਲ ਬਹੁਤ ਮੁੰਡੇ ਬੁੱਲ ਬੁਲਟ ਤਿਆਰ ਕਰਦੇ ਹਨ ਤੇ ਬੁਲਟਾਂ ਦੇ ਪਟਾਕੇ ਮਾਰਦੇ ਹਨ l ਤੇ ਜਿਸ ਜਿਸ ਦਾ ਵੀ ਕੋਈ ਦਿ ਦਿਲ ਦਾ ਮਰੀਜ ਹੋਵੇ ਬੰਦਾ ਉਸ ਨੂੰ attack ਵੀ ਆ ਸਕਦਾ ਹੈ ਇਸ ਕਰਕੇ ਬੁਲਟਾਂ ਦੇ ਪਟਾਕੇ ਬੰਦ ਕੀਤੇ ਜਾਣ ਬੁਲਟਾਂ ਦੇ ਪਟਾਕਿਆਂ ਨਾਲ ਹੁਣ ਕੋਈ ਬੱਚਾ ਬੱਚਾ ਵੀ ਬੱਚੇ ਨੂੰ ਵੀ ਕੁਝ ਵੀ ਦੌਰੇ ਜਾਂ ਦੌਰਾ ਮਿਰਗੀ ਜਾਂ attack ਵੀ ਆ ਸਕਦਾ ਹੈ ਤੇ ਤੇ ਬੱਚੇ ਨੂੰ ਹੋਰ ਅਹ ਬੁਜੁਰਗ ਨੂੰ ਵੀ ਹੋਰ ਕੁਝ ਕੁਛ ਵੀ ਹੋ ਸਕਦਾ ਹੈ ਇਸ ਕਰਕੇ ਬੁਲਟਾਂ ਦੇ ਪਟਾਕੇ ਬੰਦ ਕੀਤੇ ਜਾਨ ਤੇ ਇਹਨਾਂ ਦੇ ਛੋਟੇ ਸਲੈਂਸਰ ਵੀ ਪਾਏ ਜਾਨ ਦੁਕਾਨਾਂ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਤੇ ਆਪਣੇ ਉਰ੍ਹੇ ਮੋਗੇ ਵਾਲੀ side ਬਹੁਤ ਬੰਦੇ ਜਿਸ ਤਰਾਂ ਕਿ ਹੁਣ ਸਿੱਧੂ ਮੂਸੇਵਾਲਾ ਸੀ ਸਿੱਧੂ ਮੂਸੇਵਾਲਾ ਵੀ ਪਹਿਲਾਂ ਵਧੀਆ ਗਾਇਕ ਓਥੇ ਮਾਰ ਦਿੱਤਾ ਉਹਨਾਂ ਨੂੰ ਮਾ ਸਿੱਧੂ ਮੂਸੇਵਾਲੇ ਨੂੰ ਮਾਰਤਾ ਹੁਣ ਜੇ ਸਿੱਧੂ ਮੂਸ ਦੀਪ ਸਿੱਧੂ ਮਾਰਤਾ ਠੀਕ ਹੈ। ਦੀਪ ਸਿੱਧੂ ਮਾਰਤਾ ਸਿੱਧੂ ਮੂਸੇਵਾਲਾ ਮਾਰਤਾ ਇੰਨਾ ਬਹੁਤ ਵਧੀਆ ਗਾਇਕ ਸੀਗਾ ਓਥੇ gangster, gangster gangster ਵਿਧੀ ਬਹੁਤ ਵਧ ਗਈ ਹੈ l ਆਪਣੇ ਪੰਜਾਬ ਵਿਚ ਤੇ ਆਪਣੇ ਹੁਣ society ਹੈ society ਤੁਸੀਂ ਹੁਣ ਹੈ, ਓਥੇ security guard ਵੀ ਬੈਂਦਾ ਏ ਤੁਸੀਂ ਆਪਣਾ ਚਾਹੇ ਦਸ ਸਾਲ ਦਸ ਸਾਲ ਬਾਅਦ ਆਓ ਤੁਸੀਂ ਘਰੇ Society ਚ ਓਥੇ ਕੋਈ ਚੋਰੀ ਚੂਰੀ ਨੀ ਹੋਏਗੀ, ਕਿਉਂਕਿ security guard ਬੈਠਾ ਓਥੇ security guard ਬੈਠਾ ਏ ਓਥੇ ਚੋਰੀ ਹੋਣ ਦਾ ਤਾਂ ਬਿਲਕੁਲ ਵੀ ਨਾ ਨਾ ਦੇ ਮ ਮ ਬਰਾਬਰ ਹੀ chance ਹਨ l ਚੋਰੀ ਚੂਰੀ ਤਾਂ ਹੋ ਹੀ ਨੀ ਸਕਦੀ ਤੇ ਕੋਈ ਉੱਥੇ ਦਾ ਸਮਾਨ ਨੀ ਛੇੜੇਗਾ ਤੁਹਾਡਾ ਮੋਟਰ ਸਕੂਟਰ ਹੈ ਮੋਟਰ ਸਕੂਟਰ ਸਕੂਟਰ ਕੋਈ ਵੀ ਗੱਡੀ ਵੀ ਓਥੇ ਕੁਛ ਏਧਰ ਤੋਂ ਓਧਰ ਨਹੀਂ ਹੋ ਸਕਦੀ ਕਿਉਂਕਿ ਇਥੇ security guard ਬੈਠਾ ਏ gate ਤੇ gate ਤੋਂ ਐਵੇ ਬਿਨਾ ਪੁਛੇ ਲੇਕੇ ਜਾ ਹੀ ਨੀ ਸਕਦੇ ਉਹ ਲੇਕੇ ਜਾ ਨੀ ਸਕਦੇ, ਇਹ ਚੋਰੀ ਤੁਹਾਡੀ ਗੱਡੀ ਹੋ ਸਕਦੀ ਨੀ ਇਸ ਕਰਕੇ ਮੋਹਾਲੀ ਵਿਚ ਬਹੁਤ ਦੂਰ ਦੂਰ ਤੋਂ ਆ ਕੇ ਬੰਦੇ ਵਸੇ ਗਏ ਹਨ ਵਸੇ ਹੋਏ ਹਨ ਮੋਗਾ, ਮੁਕਤਸਰ, ਜਲੰਧਰ ਫਰੀਦਕੋਟ ਠੀਕ ਏ ਲਾਂਡਰਾ, ਖੰਨਾ ਸਰਹੰਦ ਬਹੁਤ ਦੂਰ ਦੂਰ ਤੋਂ ਆ ਕੇ ਬੰਦੇ ਆਪਣੇ ਮੋਹਾਲੀ ਸ਼ਹਿਰ ਵਿਚ ਰਹਿਣ ਆਏ ਹਨ ਇਥੇ ਉਹਨਾਂ ਨੇ ਬਾਹਰੋਂ ਲਾ ਆ ਆ ਕੇ ਫਲੈਟ ਲਿੱਤੇ ਹੋਏ ਹਨ l ਫਲੈਟਾਂ ਵਿਚ ਉਹ ਘੱਟ ਹੀ ਰਹਿੰਦੇ ਹਨ ਜ਼ਿਆਦਾ ਕਿ ਬਾਹਰ ਬਾਹਰ ਦਾ ਜ਼ਿਆਦਾ time ਬਾਹਰ ਹੀ ਗੁਜ਼ਾਰਦੇ ਹਨ ਫਲੈਟਾਂ ਵਿਚ ਉਹਨਾਂ ਨੇ ਜਿਸ ਤਰਾਂ ਕਿ ਉਹਨਾਂ ਦਾ ਵੀ ਕੋਈ ਵੀ ਚੀਜ਼ ਹੈ ਕੋਈ ਛੇੜ ਵੀ ਨੀ ਸਕਦਾ ਹੁਣ ਕਿਸੇ gate ਤੇ ਸ gatekeeper ਬਹਿੰਦਾ ਹੈ security guard ਤੇ ਕੋਈ ਉਹਨਾਂ ਦੀ ਚੀਜ਼ ਨਹੀਂ ਛੇੜੇਗਾ ਵੀ ਐਵੇਂ ਨੀ ਬਾਹਰੋਂ ਆ ਆ ਕੇ ਉਰੇ ਬੰਦੇ ਵਸੇ ਹੋਏ ਹਨ l ਤੇ ਆਪਣਾ ਉਰ੍ਹੇ ਜਿਦਾਂ ਕਿ tower ਹੈ tower ਨੇ ਜਿਹੜੇ tower ਜਿਹੜੇ ਉਚੇ ਉਚੇ tower ਲਾ ਤੇ ਆ five G five G tower ਲਾ ਤਾ ਇਹਨਾਂ ਕਰਕੇ ਬਹੁਤ ਪੰਛੀ ਮਰੇ ਪੰਛੀਆਂ ਨੂੰ attack ਆ ਗਿਆ ਕਿਸੇ ਨੂੰ ਕੁਛ ਹੋ ਗਿਆ l ਇਹ ਮਰ ਜਾਂਦੇ ਹਨ ਪੰਛੀ ਪੰਛੀ ਪੰਛੀਆਂ ਨੂੰ attack ਨਾਲ ਦੌਰਾ ਜਿਹੜੇ ਚਿੜੀਆਂ ਜਿਹੜੀਆਂ ਪੁਰਾਣੀਆਂ ਚਿੜੀਆਂ ਸੀ ਉਹ ਦਿਖਣੇ ਹੀ ਬੰਦ ਹੋ ਗਈਆਂ ਹਨ ਤੇ ਹੁਣ ਜਿਹੜੇ ਜਿਹੜੇ ਜਿਹੜੇ ਆਪਣੇ ਹੁਣ ਇਹ ਜਿਹੜੇ ਪੰਛੀ ਹਨ ਬਹੁਤ ਘੱਟ ਗਿਣਤੀ ਵਿਚ ਰਹਿ ਗਏ ਹਨ ਜਿਹੜੀਆਂ ਇਹ ਇੱਲਾਂ ਜਿਹਨਾਂ ਨੂੰ ਬਾਜ ਵੀ ਕਿਹਾ ਜਾਂਦਾ ਹੈ ਬਾਜ ਵੀ ਬਿਚਾਰੇ ਕਰੰਟ ਲਗ ਲਗ ਕੇ ਮਰ ਗਏ ਮਰ ਰਹੇ ਹਨ l ਚਮਗਿੱਦੜ ਜਿਹੜੇ ਹਨ ਉਹ ਵੀ ਕਰੰਟ ਲਗ ਲਗ ਮਰ ਰਹੇ ਹਨ ਕਬੂਤਰ ਜਿਹੜੇ ਹਨ ਉਹ ਵੀ ਕਰੰਟ ਲਗ ਲਗ ਕੇ ਮਰ ਰਹੇ ਹਨ ਤੇ ਇਥੇ ਆਪਣੇ ਮੋਹਾਲੀ ਸ਼ਹਿਰ ਵਿਚ ਇੱਕ ਮੋਲੀ ਮੋਲੀ ਮੋਲੀ ਪਿੰਡ ਹੈ ਮੋਲੀ ਦੇ ਵਿਚ ਇਕ ਇਕ ਮੁੰਡਾ ਰਹਿੰਦਾ ਹੈ ਜਿਹਦਾ ਨਾਂ ਅਮਨ ਹੈ ਅਮਨ ਜਿਹੜਾ ਸੀਗਾ ਇੱਕ number ਦਾ ਚੋਰ ਬੰਦਾ ਸੀ ਠੀਕ ਏ ਉਹ ਚੋਰੀ ਦੇ ਮਾਮਲੇ ਚ ਇੱਕ ਵਾਰ ਫੜਿਆ ਗਿਆ

ਜੇਲ ਦੇ ਵਿਚ ਦਸ ਸਾਲ ਰਿਹਾ ਤੇ ਜੇਲ ਤੋਂ ਬਾਹਰ ਆਉਂਦੇ ਸਾਰ ਹੀ ਉਸਨੇ ਇਕ ਮੁੰਡੇ ਦਾ ਕਤਲ ਕਰ ਦਿੱਤਾ ਕਤਲ ਕਰਦੇ ਸਾਰ ਹੀ ਉਸ ਦਾ ਭਾਈ ਇਕ ਕਾਕਾ ਜਿਸਨੂੰ ਕਾਕਾ ਵੀ ਆਖਦੇ ਹਨ l

ਉਸਨੂੰ ਨਸ਼ੇੜੀ ਆਖਦੇ ਹਨ ਸਾਰੇ ਪਿੰਡ ਵਿਚ ਉਸਦੇ ਭਾਈ ਨੇ ਉਹਨੂੰ ਬਹੁਤ ਸਮਝਾਇਆ ਪਰ ਉਹ ਮੰਨਿਆ ਨਹੀ ਗੱਲ ਤੇ ਅੱਜ ਉਹ ਖੰਨੇ ਦੀ ਜੇਲ ਵਿਚ ਹੈ ਉਸਨੂੰ ਅੱਜ ਜੇਲ ਵਿੱਚ ਘੱਟੋ ਘੱਟ ਵੀਹ, ਵੀਹ ਸਾਲ ਤੋਂ ਉੱਪਰ ਹੋਣ ਵਾਲਾ ਹੈ। ਤੇ ਆਹ ਅੱਜ ਤੱਕ ਉਹ ਆਪਣੇ ਪਿੰਡ ਨਹੀਂ ਆਇਆ ਤੇ ਐਵੇਂ ਹੀ ਇਕ ਐਵੇਂ ਹੀ sector ਸੱਤਰ ਦਾ ਏਕਮ ਜੋਤ ਸਿੰਘ ਆਪਣੇ ਘਰੋਂ ਤੁਰਿਆ ਅੱਜ ਉਸਨੂੰ ਪੰਜਾਹ ਸਾਲ ਹੋ ਗਏ ਹਨ ਪੰਜਾਹ ਸਾਲ ਤਕ ਉਹ ਆਪਣੇ ਘਰੇ ਹੀ ਨੀ ਆਇਆ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 ਆਪਣੇ ਇਕ ਖੇਤਾਂ ਨੂੰ ਪਾਣੀ ਲਾਣ ਜਾ ਰਿਹਾ ਸੀ ਗੱਡੀ ਸੀ ਓਹਦੇ ਕੋਲ ਟਾਟਾ ਟਾਟਾ company ਦੀ ਆਪਣਾ ਖੇਤਾਂ ਨੂੰ ਪਾਣੀ ਲਾਉਣ ਜਾ ਰਿਹਾ ਸੀਗਾ ਖੇਤਾਂ ਨੂੰ ਪਾਣੀ ਲਾਉਂਦੇ ਲਾਉਂਦੇ ਲਾਉਂਦੇ ਆਪਣਾ ਉਹ ਰਸਤੇ ਚ ਹੀ ਕਿਤੇ ਨਹਿਰ ਨਹਿਰ ਆਉਂਦੀ ਰਸਤੇ ਚ ਓਹਦੀ ਗੱਡੀ ਨਹਿਰ ਵਿਚ ਡਿੱਗ ਗਈ ਨਹਿਰ ਚ ਡਿੱਗ ਗਈ ਤੇ ਉਸਦੇ ਘਰ ਦੇ ਉਹਨੂੰ ਲੱਭਦੇ ਰਹੇ, ਪਹਿਲਾਂ ਤੇ ਇੱਕ ਮਹੀਨਾ ਉਹ ਲਭਿਆ ਨਹੀਂ ਤੇ ਓਹਦਾ ਇੱਕ phone ਸੀਗਾ phone ਦੇ ਵਿਚ ਤੁਹਾਨੂੰ ਪਤਾ ਏ

ਨਹਿਰ ਦੇ ਅੰਦਰ ਦਸ ਸਾਲ ਦਸ ਸਾਲ ਹੋ ਗਏ ਤੇ ਓਹਦੇ ਘਰਦਿਆਂ ਨੇ ਦਸ ਸਾਲ ਤੱਕ ਹੀ ਓਹਦਾ ਕਰ ਅਹ recharge ਕਰਾਇਆ ਤੇ ਐਵੀਂ ਹੀ ਇੱਕ ਦਿਨ ਆਪਣੇ ਮੋਹਾਲੀ ਦਾ ਗਗਨ ਗੋਤਾਖ਼ੋਰ ਜਿਸ ਦਾ ਮਸ਼ਹੂਰ ਗੋਤਾਖ਼ੋਰ ਹੈ ਤੇ ਉਹ ਨਹਿਰ ਵਿਚ ਨਹਾ ਰਿਹਾ ਸੀ ਤੇ ਉਸਦਾ ਪੈਰ ਇੱਕ ਗੱਡੀ ਨਾਲ ਜਾ ਟਕਰਾਇਆ ਉਸਨੇ ਦੇਖਿਆ ਕਿ ਥੱਲੇ ਤਾਂ ਗੱਡੀ ਪਈ ਹੈ ਗੱਡੀ ਨੂੰ ਬਾਹਰ ਕਢਿਆ ਗੱਡੀ ਦੇਖੀ ਤਾਂ ਵਿਚ ਬੰਦਾ ਸੀ ਤੇ ਬੰਦੇ ਨੂੰ ਬਾਹਰ ਕਢਿਆ number ਪਲੇਟਾਂ ਤੁਹਾਨੂੰ ਪਤਾ ਰੁੜ੍ਹ ਗਿਆ ਸੀ ਗੱਡੀ ਜਦੋਂ ਰੁੜ੍ਹ ਗਿਆ ਸੀਗਾ ਪਾਣੀ ਵਿਚ ਈ ਐਵੀਂ ਗੱਡੀ ਗੱਡੀ ਮਿਲੀ ਪੂਰੀ ਗੱਡੀ ਵਿਚੋਂ ਬੰਦੇ ਕਢਿਆ ਬੰਦੇ ਐਨ ਐਨ ਬਿਲਕੁਲ ਹੱਡੀ ਇਕ ਪਿੰਜਰ ਰਹਿ ਗਿਆ ਕੱਲਾ ਓਹਦਾ ਮੱਛੀਆਂ ਨੇ ਸਾਰਾ ਮਾਸ ਖਾ ਲਿਆ ਓਹਦਾ ਠੀਕ ਏ ਉਹ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 ਕਿ ਇਹ ਤਾਂ ਓਹੀ ਮੁੰਡਾ ਹੈ ਜਿਹੜਾ ਦਸ ਸਾਲ ਪਹਿਲਾਂ ਨਹਿਰ ਵਿੱਚ ਗਿਰ ਗਿਆ ਸੀ ਇਸ ਕਰਕੇ ਉਸਦੇ ਘਰਦਿਆਂ ਨੇ ਹਿੰਮਤ ਨਹੀਂ ਹਾਰੀ recharge ਕਰਾਂਦੇ ਰਹੇ ਤੇ ਅੱਜ ਉਸਦੇ ਘਰਦਿਆਂ ਨੂੰ ਉਸਦੀ ਲਾਸ਼

ਸਾਰਾ ਕੰਮ ਖਰਾਬ ਹੋਈ ਜਾਂਦਾ ਇਕ ਇਸ ਕਰਕੇ ਕਹਿੰਨੇ ਏ ਹਿੰਮਤ ਨਾ ਹਾਰੋ ਕੋਸ਼ਿਸ਼ ਕਰਦੇ ਰਹੋ ਕੀ ਪਤਾ ਕੱਲ ਕੀ ਬਣ ਜਾਏ ਤੇ ਆਪਣੇ ਇਥੇ ਦਾ ਐਵੇਂ ਹੀ ਇੱਕ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 ਤੇ ਆਪਣੇ ਉਰ੍ਹੇ ਮ ਅਹ ਮਰਿੰਡੇ ਵਿਚ ਬਹੁਤ ਵੱਡੀ ਨਹਿਰ ਹੈ ਨਹਿਰ ਵਿਚ ਉਹ ਨਾਹਾਂਦੇ ਨਹਾਂਦੇ ਇੱਕ ਇੱਕ ਦੋਹਾਂ ਨੂੰ ਕਿਸੇ ਕਿਸੇ ਨੂੰ ਨੀ ਤੈਰਨਾ ਆਂਦਾ ਸੀ ਉਹਨਾਂ ਨੂੰ ਲੱਗਿਆ ਕਿ ਇਹ ਡੂੰਗੀ ਘੱਟ ਹੋਏੇਗੀ ਉਹਨਾਂ ਨੇ ਪਾਣੀ ਵਿਚ ਦੋਹਾਂ ਨੇ ਛਾ ਮਾਰਤੀ ਉਹ ਡੂੰਗੀ ਜ਼ਿਆਦਾ ਸੀ ਤੇ ਬੇਚਾਰੇ ਨਹਾਂਦੇ ਨਹਾਂਦੇ ਹੀ ਡੁੱਬ ਗਏ ਤੇ ਅਗਲੇ ਦਿਨ ਉਹਨਾਂ ਦੀ ਲਾਸ਼ ਮਿਲੀ ਤੇ ਉਹਨਾਂ ਦੇ ਘਰਦੇ ਕੱਲੇ ਕੱਲੇ ਪੁੱਤਰ ਸੀ ਦੋਵੇਂ ਇਹ ਬੋਤ ਰਹੇ ਇਸ ਕਰਕੇ ਕਹਿੰਦੇ ਹੈ ਕਿ ਨਹਿਰ ਨੁਹਰ ਵਿਚ ਘੱਟ ਨਾ ਨਾ ਵੀ ਜਾਇਆ ਕਰੋ ਗਰਮੀਆਂ ਵਿਚ ਉਹ ਨਹਿਰ ਵਿਚ ਨਹਾਣ ਜਾਂਦੇ ਸੀ l ਇਸ ਗੱਲ ਦਾ ਕੁਛ ਨਹੀਂ ਪਤਾ ਵੀ ਨਹਿਰ ਦਾ ਕਿੱਧਰ ਨੂੰ ਪਾਣੀ ਆ ਜਾਏ ਕਿੱਧਰ ਨੂੰ ਨਹੀਂ ਪਾਣੀ ਆਏ ਇਸ ਕਰਕੇ ਕਹਿੰਨੇ ਆ ਕਿ swimming pool ਵਿੱਚ ਨਹਾ ਲਿਆ ਕਰੋ ਨਹਿਰ ਨੁਹਰ ਚ ਰਹਿਣ ਦਿਆ ਕਰੋ ਜਿਨਾਂ ਤੇਲ ਫੂਕ ਕੇ ਨਹਿਰ ਵਿਚ ਨਹਾਉਣ ਜਾਂਦੇ ਹੋ ਓਨਾ ਹੀ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 ਬਹੁਤ ਦੁੱਖ ਹੋਇਆ ਕਿ ਦੋਵੇਂ ਬੱਚੇ ਜਹਾਨ ਨੂੰ ਅਲਵਿਦਾ ਕਹਿ ਗਏ ਤੇ ਉਹ ਮੇਰੇ ਖਾਸ ਮਿੱਤਰ ਸੀ ਅਸੀ ਕੱਠੇ ਹੀ ਕੱਠੇ ਪੜ੍ਹਦੇ ਸੀ school ਵਿਚ school ਵਿਚ ਕੱਠੇ ਹੀ ਰਹਿੰਦੇ ਸੀ ਇਕੱਠੇ ਹੀ ਖਾਣਾ, ਇਕੱਠੇ ਪੀਣਾ ਉਸ ਤੋਂ ਬਾਅਦ school ਤੋਂ ਬਾਅਦ ਮੈ ਉਸ ਦੇ ਘਰੇ ਵੀ ਜਾਂਦਾ ਸੀ ਘਰੇ ਜਾ ਕੇ ਅਸੀਂ ਕੈਰਮ ਬੋ ਲੁਡੋ ਬੈਟਬਾਲ ਤੇ ਗੁੱਲੀ ਡੰਡਾ ਵੀ ਖੇਲਦੇ ਸੀ ਕਈ ਵਾਰ ਤਾਂ ਅਸੀਂ ਐਵੇਂ ਹੀ ਬਚਪਨ ਵਿਚ ਬਹੁਤ ਲੜੇ ਗੁੱਲੀ ਡੰਡਾ ਪਿਛੇ ਇੱਕ ਵਾਰ ਮੈ ਉਸਦੀ ਗੁੱਲੀ ਡੰਡਾ ਮਾਰ ਕੇ ਇੱਕ ਮੁੰਡੇ ਦਾ ਸਿਰ ਚ ਇੰਨੀ ਚੋਟ

ਪਹਿਲਾਂ ਪਹਿਲਾਂ ਵਾਲਾ time ਮੁੜ ਕੇ ਨਹੀਂ ਆਉਣਾ ਪਹਿਲਾਂ ਤਾਂ ਅਸੀ ਬੰਟੇ, ਕੈਰਮ ਬੋਰਡ, ਲੁਡੋ ਬਹੁਤ ਕੁਛ ਖੇਲਦੇ ਸੀ ਹੁਣ ਉਹ time ਗਿਆ ਉਹ time ਸਾਰਾ ਹੁਣ ਪਿੱਛੜੇ ਪਿੰਡਾਂ ਵੱਲ, ਵਿਚ ਹੀ ਰਹਿ ਗਿਆ ਪਿੰਡਾਂ ਵਿਚ ਸਾਰੇ ਆਪਣੇ ਮੋਹਾਲੀ ਦਾ ਸਾਰਾ ਖਤਮ ਹੋ ਗਿਆ ਉਹ ਸਿੱਧਾ ਮੋਗੇ ਓਧਰ ਵਾਲੀ side ਹੀ ਰਹਿ ਗਿਆ ਹੈ ਇਹ ਕੰਮ ਇਹ ਕੰਮ ਓਧਰ ਹੀ ਰਹਿ ਗਿਆ ਹੈ। ਹੋਰ ਛਮਾ ਕੀ ਹਾਲ ਵਾ?

ਚਲੋ ਠੀਕ ਈ ਚਾਹੀਦਾ। ਹੋਰ ਬਾਲ ਬੱਚਾ ਠੀਕ ਆ।

ਚਲੋ ਠੀਕ ਈ ਚਾਹੀਦਾ ਹੋਰ ਕੀ ਕਰਨ ਦੇ ਜੇ ਹਾਂ ਕੁਝ ਨਹੀਂ ਬਾਹਰ ਬੈਠੇ ਈ ਓ ਮੰਜੀ ਢਾਹ ਕੇ ਜੌਹਨ ਨੂੰ ਲੈ ਕੇ ਬੈਠੀ ਓ ਅੱਛਾ ਅੱਛਾ

ਹਾਂ ਹਾਂ ਵਧੀਆ ਜੇ ਦੀਦੀ।

ਠੀਕ ਈ ਚਾਹੀਦਾ ਤੁਸੀ ਸੁਣਾਓ ਕੁਲਫੀਆਂ ਵਾਲੇ ਦਏ ਪੂ ਪੂ ਪੂ ਕਰਨ।

ਹਾਂ ਹਾਂ ਠੀਕ ਜੀ

ਕੁਲਫੀਆਂ ਵਾਲੇ ਭਾਈ ਆ ਜਾਂਦੇ ਨਿਆਣੇ ਦਏ ਪੈਂਦੇ ਤੰਗ ਕਰਨ ਕੁੜੀਆਂ ਮੇਰੀਆਂ ਵੀ ਦਈਆ ਮੈ ਕਿਹਾ ਪਿਓ ਘਰੇ ਈਆ ਮੈ ਕਿਹਾ ਜਾ ਕੇ ਲੇਲੋ।

ਇੱਕ ਆਗਿਆ ਇੱਕ ਚਲਗਿਆ ਏਦਾਂ ਈਓ। ਆਹੋ ਸਾਰੀ ਦਿਆੜੀ ਕਦੀ ਕੋਈ ਆਗਿਆ ਭਾਈ ਕਦੀ ਕੋਈ ਆਗਿਆ। ਮੈ ਕਿਹਾ ਕੋਈ ਨਾ ਕੋਈ ਇੱਥੇ ਤੁਰਿਆ ਰਹਿੰਦਾ। ਹੋਰ ਬੜੇ ਵੰਨ ਸਵੰਨੇ ਕੋਈ ਨਾ ਕੋਈ ਤੁਰਿਆ ਰਹਿੰਦਾ ਤੇ ਤੁਰਿਆ ਈ ਰਹਿੰਦਾ ਤੁਰਿਆ ਈ ਰਹਿੰਦਾ ਕੋਈ ਨਾ ਕੋਈ। ਕੀ ਕਰਨਾ ਫਿਰ ਭਾਈ ਉਹਨਾਂ ਵੀ ਕਮਾ ਕੇ ਖਾਣੀ ਚਲ।

ਆਹੋ ਪਰ ਨਿਆਣੇ ਜਿਆਦਾ ਸਤਾਉਂਦੇ ਆ ਨਾ ਅੜੀਏ ਫਿਰ ਬੜਾ ਨਿਆਣੇ ਸਤਾਉਂਦੇ ਬੜਾ। ਹਮ ਹੋਰ ਸੁਣਾਓ ਫਿਰ?

ਹਾਂ ਠੀਕ ਜੇ।

ਮੈ ਕਿਹਾ ਵਧੀਆ ਵਧੀਆ ਵਾ ਠੀਕ ਆ ਤੂੰ ਸੁਣਾ ਰਾਣੀ ਆਪਣੀ ਸਿਹਤ

ਹਾਂ ਠੀਕ ਆ ਰਾਹੁਲ ਜਾਂਦਾ ਕੰਮ ਤੇ?

ਮੈ ਕਿਹਾ ਦਵਾਈਆਂ ਨਾਲ ਤੁਰਨਾ ਫਿਰਨਾ ਓਦਾਂ ਕਿੱਥੋਂ ਤੁਰਿਆ ਫਿਰਦਾ। ਓਦਾਂ ਨਹੀਂ ਓ ਤੁਰਿਆ ਫਿਰਿਆ ਜਾਂਦਾ ਅੱਗੇ ਲਾਈ ਦੀ ਹੀ ਤੇ ਕਿਤੇ ਦਵਾਈ ਖਾਈ ਦੀ ਨਹੀਂ ਹੀ।

ਹੁਣ ਜੋ ਲਾਉਣ ਦੇ ਪੈਣਾ ਦਵਾਈ ਚ ਰੱਖ ਲੈਣੀ ਘਰ ਪੱਤਿਆਂ ਦੇ ਪੱਤੇ।